ਤੁਸੀਂ ਪਹਿਲਾਂ ਮਤਲਬ ਕੀ ਨਹੀਂ ਹੋਈ ਐਨ fit ਰਹਿੰਦੇ ਹੋ ਤੁਸੀਂ ਛੇ ਮਹੀਨੇ ਪਿੱਛਲੇ ਛੇ ਮਹੀਨੇ ਤੋ ਐਨ ਖਾਦੇਂ ਪੀਂਦੇ ਸੀ ਸਹੀ ਉਹ ਮਤਲਬ ਐਵੇ ਕਿਵੇਂ ਐ

ਪਹਿਲਾਂ ਪਹਿਲਾਂ ਦੇਖੋ ਪਹਿਲਾਂ ਮੈਵੀ ਆਪਣੀ health ਵਾਸਤੇ ਐਨਾ ਨਹੀਂ ਸੀ prepare

ਤੇ ਮੈਂ ਮੈਂ ਮੇਰੀ health ਆਪ ਹੀ ਸਹੀਂ ਨਹੀਂ ਰਹਿੰਦੀ ਸੀ ਤੇ ਉਸ ਤੋਂ ਬਾਅਦ ਮੈਨੂੰ ਕਿਸੇ ਨੇ guide ਕੀਤਾ ਨਾ ਅੱਗੇ ਕਿਸੇ friend ਨੇ ਵੀ ਆਪਣੇਂ ਲਈ health ਸਭ ਤੋ ਜਰੂਰੀ ਏ

ਜੇ ਬੰਦੇ ਦਾ ਸ਼ਰੀਰ ਹੀ ਨਹੀਂ ਠੀਕ ਤਾਂ ਬੰਦਾ ਹੋਰ ਕੁੱਛ ਕਰ ਨਹੀਂ ਸਕਦਾ ਇੱਕ ਤੁਹਾਨੂੰ ਪਤਾ ਜਦੋਂ study ਪੂਰੀ ਹੁੰਦੀ ਏ ਤਾਂ ਫ਼ੇਰ ਕੰਮ ਉਸ ਕਰਕੇ ਫ਼ਿਰ time ਵੀ ਨਹੀਂ ਲੱਗਦਾ ਹੈਗਾ GYM ਬੰਦਾ specially time ਕੱਢੇ

ਹਮ ਤੇ ਪੈਸੇ ਕਮਾਉਣ ਲਈ ਤਾਂ ਆਪਾਂ ਸਾਰਾ ਕੁੱਛ ਹੀ ਕਰਨਾ ਪੈਂਦਾ ਹੀ ਆ ਤੇ ਪੈਸੇ ਆਪਾਂ ਉਦੋਂ ਕਮਾਵਾਗੇ job ਵਗੇਰਾ ਜਾਂ ਕੁੱਛ ਵੀ ਕੋਈ ਕੰਮ ਕਰਾਗੇ ਜਾਂ ਕੋਈ labor ਵੀ ਕਰਾਗੇ

ਇਹ ਵੀ ਗੱਲ ਤੁਹਾਡੀ ਸਹੀਂ ਏ ਮਤਲਬ ਕੀ

body ਸਹੀਂ ਰੱਖਣ ਵਾਸਤੇ ਆਪਾਂ ਨੂੰ GYM join ਕਰਨ ਦੀ ਜਿਆਦਾ ਲੋੜ ਨਹੀਂ ਆਪਾਂ ਘਰੇ ਵੀ exercise ਕਰ ਸਕਦੇ ਹਾਂ ਜਾਂ ਜਿਵੇਂ ਹੁਣ ਤੁਸੀਂ ਪਿੱਛੇ ਦੱਸ ਕੇ ਹਟੇ ਹੋ ਹੈਨਾ you tube ਵਗੈਰਾ ਤੋਂ

ਕਰ ਸਕਦੇ ਹਾਂ ਨਾ ਸਵੇਰ ਦੀ ਸੈਰ ਕਰ ਸਕਦੇ ਆ ਇਹਦੇ ਲਈ ਤੁਸੀਂ diet plan ਥੋੜਾ ਜਾਂ detail ਵਿੱਚ ਦੱਸੋਗੇ ਵੀ ਆਪਾਂ ਨੂੰ ਕਿਵੇਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਿਵੇਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ

ਜਿਹੜਾ ਆਪਣਾ ਖਾਣਾ ਨਾ ਉਹ ਆਪਾਂ ਨੂੰ ਆਪਣੇ time ਦੇ according ਤਿੰਨੋ time ਆਪਾਂ ਨੂੰ proper ਖਾਣਾ ਚਾਹੀਦਾ timing ਦੇ ਹਿਸਾਬ ਨਾਲ ਖਾਣਾ ਚਾਹੀਦਾ

ਹਾਂਜੀ ਤੇ ਬਾਕੀ ਆਪਾਂ ਨੂੰ main main problem ਬੰਦੇ ਦੀ ਸਾਰੀ ਜਿਹੜੀ ਕੁੱਛ ਵੀ ਇਨਸ਼ਾਨ ਦੀ ਜਿਹੜੀਆਂ ਬਿਮਾਰੀਆਂ ਨੇ ਉਹ ਆਪਣੇ ਪੇਟ ਤੋ ਸ਼ੁਰੂ ਹੁੰਦੀਆਂ ਨੇ

ਹੋ ਗਿਆ ਤਾਂ ਸਮਝਲੋ ਉਸ ਤੋਂ ਅੱਗੇ ਬਿਮਾਰੀਆਂ ਵੱਧ ਦੀਆਂ ਚੱਲੀਆਂ ਜਾਣ ਗਈਆਂ ਉਸ ਦੀਆਂ

ਤੇ ਆਪਾਂ ਉਸ ਉਸ ਲਈ ਆਪਾਂ ਜ਼ੇ ਆਪਾਂ ਉਸ ਲਈ ਤੁਸੀਂ ਕਹਿਣੇ ਹੋ ਨਾ

ਪੈਸਾ ਜਾਂ ਕੁੱਛ ਵੀ ਹੈ ਐਵੇਂ ਤੁਹਾਡੇ ਕੋਲ time ਨਹੀਂ ਹੈਗਾ ਤੇ

ਗੱਲ ਤਾਂ ਉਹੀ ਹੈ ਜੀ ਕਈ ਉਹ time ਦੀ ਤਾਂ ਗੱਲ ਹੈ ਸਾਰੀ ਜ਼ੇ ਸਵੇਰੇ ਜੱਲਦੀ ਉੱਠਾਗੇ ਫ਼ੇਰ office ਸਾਰਾ ਦਿਨ ਨਹੀਂ ਕੰਮ ਹੁੰਦਾ ਰਾਤ ਨੂੰ ਲੇਟ ਹੋ ਜਾਂਦੇ ਆਂਦੇ ਹੋਏ ਤਾਂ ਕਰਕੇ ਥੋੜਾ ਜਾ ਹੋਇਆ ਉਸੇ ਕਰਕੇ health ਨਹੀਂ ਠੀਕ ਰਹਿੰਦੀ ਹੈਗੀ ਫ਼ਿਰ ਆਪਾਂ ਆਪਣੀ body ਨੂੰ time ਨਹੀਂ ਦਿੰਦੇ ਹੈਗੇ ਦੇਖੋ ਐਵੇ ਨਹੀਂ ਹੁੰਦਾ ਹੈਗਾ ਵੀ ਆਪਾਂ ਇਹਨਾ ਵੀ ਸਵੇਰੇ ਆਪਾਂ ਸੈਰ ਕਰੀਏ ਤਾਂ ਆਪਾਂ ਸਾਰਾ ਦਿਨ ਵੀ body ਠੀਕ ਨਹੀਂ ਰਹੂ ਐਵੇਂ ਨਹੀਂ ਹੁੰਦਾ ਤੁਸੀਂ ਇਹ ਨਾ ਤੁਹਾਡੀ ਸੋਚ ਹੀ ਐਵੇ ਦੀ ਬਣ ਚੁੱਕੀ ਆ

ਉਸ ਤੋਂ ਬਾਅਦ ਸੈਰ ਕਰੋਗੇ ਇੱਕ ਦਿਨ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਜਿਹੜੀ ਸਵੇਰ ਦੀ ਸੈਰ ਹੈ ਨਾ ਉਸ ਚ ਉਸ time ਵਾਤਾਵਰਨ ਆਪਣਾ fresh ਹੁੰਦਾ ਬਿਲਕੁਲ ਹੀ ਤਾਜਾ ਹੁੰਦਾ

ਉਸ time ਆਪਣੇ ਅੰਦਰ ਜਿਹੜੀ ਹਵਾਂ ਜਾਂਦੀ ਹੈ ਨਾ ਉਸ ਉਸ ਨਾਲ ਆਪਣਾ ਸਾਰਾ ਸ਼ਰੀਰ ਮਤਲਬ fresh ਹੋ ਜਾਂਦਾ ਸਾਰਾ ਦਿਨ ਬੰਦਾ ਤਾਜਗੀ ਮਹਿਸੂਸ ਕਰਦਾ

ਹਾਂ ਕਿਉਂਕਿ ਉਹ ਸਵੇਰੇ ਜਦੋਂ ਵੀ ਉੱਠਣਾ ਕਿਉਂਕਿ ਜਲਦੀ ਇੱਕ ਤਾਂ ਉਹਨਾ ਦੀ ਆਦਤ ਹੈ ਉਹਨਾ ਨੇ ਜਲਦੀ ਉੱਠਣਾ ਤੇ ਉੱਠਣ ਤੋਂ ਬਾਅਦ ਉਹ ਉਹਨਾ ਨੇ ਆਪਣੇ ਖੇਤਾਂ ਵਗੇਰਾ ਚ ਸੈਰ ਕਰਨੀ ਜਰੂਰ ਇਸ ਕਰਕੇ ਉਹਨਾ ਦੀ ਪਹਿਲਾਂ ਦਾ ਖਾਣਾ ਪੀਣਾ ਤੇ ਹੁਣ ਦੇ ਖਾਣੇ ਪੀਣੇ ਚ ਫ਼ਰਕ ਦੇਖੋ ਤੁਸੀਂ ਕਿੰਨਾ ਫ਼ਰਕ ਜਿਆਦਾ ਆ ਗਿਆ ਏ

ਤਾਂਹੀ ਕਰਕੇ ਆ ਬੱਸ main problem ਆਪਾਂ ਨੂੰ health ਨੂੰ ਸਹੀਂ ਰੱਖਣ ਵਾਸਤੇ ਆਪਾਂ ਬਹਾਰਲੀ ਚੀਜ਼ਾਂ ਨਾ ਖਾਈਏ ਘਰ ਦਾ ਖਾਦਾ ਖਾਣਾ ਤੇ protein fiber ਨਾਲ ਭਰੀ ਚੀਜ਼ਾਂ ਖਾਣੀਆਂ ਚਾਹੀਦੀਆਂ ਆਪਾਂ ਨੂੰ

ਹਾਂਜੀ ਹਾਂਜੀ ਹੁਣ ਆਪਾਂ ਜਿਵੇਂ ਦੇਖਦੇ ਹਾਂ ਛੋਟੇ ਛੋਟੇ ਬੱਚੇ ਪਹਿਲਾਂ ਬਹਾਰ ਖੇਡਣ ਜਾਂਦੇ ਹੁੰਦੇ ਸੀ ਉਹ ਜਮਾਂ ਤੰਦਰੁਸਤ ਰਹਿੰਦੇ ਹੁੰਦੇ ਸੀ

ਹਾਂਜੀ ਹੁਣ ਤੁਸੀਂ ਦੇਖੋ ਟੈਸ਼ਨਾਂ ਐਣੀਆਂ ਏ ਵੀ ਫੋਨ ਤੇ ਇੱਕ ਇਨਸ਼ਾਨ ਤੇ ਇੰਨੀਆਂ ਟੈਸ਼ਨਾਂ ਪਾ ਦਿੱਤੀਆਂ ਹੈ ਨਾ ਵੀ ਕੁੱਛ ਛੋਟੇ ਬੱਚਿਆ ਨੂੰ ਵੀ attack ਦੀ problem ਆ ਰਹੀ ਆ

ਆਪਾਂ ਮੰਨਦੇ ਹਾਂ ਵੀ ਚਲੋਂ ਬਜ਼ੁਰਗਾਂ ਨੂੰ tension ਹੁੰਦੀ ਨਾ ਬਜ਼ੁਰਗ ਉਮਰ ਦੇ ਹਿਸਾਬ ਨਾਲ ਬੰਦੇ ਨੂੰ attack ਵਗੈਰਾ ਆ ਜਾਂਦਾ

ਤੇ ਹੁਣ ਛੋਟੇ ਛੋਟੇ ਬੱਚਿਆ ਨੂੰ ਵੀ ਇੱਦਾਂ ਦੀਆਂ ਬਿਮਾਰੀਆਂ ਚਿੱਬੜ ਰਹੀਆਂ ਨੇ ਕਿਉਂਕਿ ਆਪਾਂ ਇੱਕ ਤਾਂ ਖਾਣਾ ਹੀ ਨਹੀਂ ਆਪਣਾ ਸਹੀਂ ਹੈਗਾ

phone ਕਰਕੇ ਜਾਂ ਕੁੱਛ ਵੀ ਪੜਾਈ ਦੀ ਐਨੀਂ tension ਹੋ ਜਾਂਦੀ ਹੈ ਬੱਚਿਆ ਨੂੰ ਵੀ attack ਆ ਰਹੇ ਨੇ ਕਿਉਂਕਿ ਆਪਾਂ health ਪ੍ਰਤੀ ਇਹਨੇ ਹੈ ਹੀ ਨਹੀਂ aware ਠੀਕ ਏ ਜੀ ਮਤਲਬ ਕੀ ਆਪਾਂ ਨੂੰ ਆਪਣੀ ਸਭ ਤੋ ਜਰੂਰੀ ਪਹਿਲਾਂ health ਏ ਫ਼ੇਰ ਬੰਦਾ ਦੂਜਾ ਕੰਮ ਸੋਚੇ ਹਾਂਜੀ ਹਾਂਜੀ ਉਹ ਤਾਂ ਹੈ ਬਿਲਕੁਲ ਹੀ ਆ ਕਿਉਂਕਿ ਜਦੋਂ ਬੰਦਾ ਆਪ ਹੀ ਸਹੀਂ ਨਹੀਂ ਹੈਗਾ ਤਾਂ ਉਹ ਕੰਮ ਕਿੱਥੋ ਕਰੂਗਾ ਕੋਈ ਵੀ ਆ ਇਨਸ਼ਾਨ ਜਿਵੇਂ ਤੁਸੀਂ office work ਕਰਦੇ ਹੋ ਜੇ ਤੁਹਾਡਾ

ਹੀ ਨਹੀਂ ਠੀਕ ਤਾਂ ਤੁਸੀਂ office ਵਿੱਚ ਜਾਕੇ ਕੰਮ ਕਿੱਥੋ ਕਰੋਗੇ ਤੁਹਾਡਾ ਸ਼ਰੀਰ ਹੀ ਸਾਰਾ ਦਿਨ ਮੁਰਜਾਇਆ ਰਹੂਗਾ okay ਜਿਵੇਂ ਤੁਸੀਂ ਕਹਿ ਰਹੇ ਹੋ ਵੀ GYM ਜਾਣ ਨਾਲ ਵੀ ਸਹੀਂ ਹੁੰਦਾ ਇਹਦੀ ਆਪਾਂ timing adjust ਕਰ ਸਕਦੇ ਹਾਂ ਮਤਲਬ ਕੀ ਆਪਣੇ ਕੰਮ ਦੇ ਨਾਲ ਜਿਵੇਂ ਆਪਾਂ ਨੇ office ਜਾਣਾ ਉਹਦੇ ਹਿਸਾਬ ਨਾਲ ਅੱਗੇ ਪਿੱਛੇ timing ਹਾਂਜੀ ਦੇਖੋ ਜਲਦੀ ਉੱਠਾਗੇ ਸਵੇਰੇ ਜਲਦੀ ਵੀ GYM ਲਗਾ ਸਕਦੇ ਹਾਂ ਜਾਂ ਫ਼ਿਰ ਸ਼ਾਮ ਨੂੰ ਆਪਾਂ GYM ਲਗਾ ਸਕਦੇ ਹਾਂ ਖਾਣ ਤੋਂ ਪਹਿਲਾਂ okay

ਤੇ ਮੈਂ ਕਿਹਾ ਆਪਾਂ ਨੂੰ ਆਪਾਂ ਸ਼ਾਮ ਨੂੰ ਵੀ ਆਪਾਂ ਜਿਆਦਾ ਖਾਣਾ ਖਾ ਲਿਣੇ ਹਾਂ ਹੈਨਾ ਤੇ ਆਪਾਂ ਸ਼ਾਮ ਨੂੰ ਆਪਾਂ ਕਿੱਤੇ ਤੁਰਦੇ ਫਿਰਦੇ ਹੈ ਨਹੀਂ ਤੇ ਖਾਣਾ ਆਪਣਾ ਹਜ਼ਮ ਨਹੀਂ ਹੁੰਦਾ

ਨੂੰ ਉਸ time ਵੀ ਆਪਣੀ health ਦਾ ਜਿਹੜਾ ਨੁਕਸ਼ਾਨ ਜਿਆਦਾ ਹੁੰਦਾ ਏ ਠੀਕ ਏ

ਦੇਖੋ ਹੁਣ ਆਪਾਂ manage ਤਾਂ ਆਪਾਂ ਨੂੰ ਕਰਨਾ ਪੈਣਾ ਨਾ ਕਿਉਂਕਿ ਆਪਾਂ ਨੂੰ ਸੁਬਹਾ ਜਲਦੀ ਉੱਠਣਾ ਪੈਣਾ ਆਪਣੀਆਂ ਆਦਤਾਂ change ਕਰਨੀਆਂ ਪੈਣੀਆਂ ਨੇ ਆਪਣੇ ਜਿਹੜੇ ਆਪਣੇ ਸ਼ਰੀਰ ਅੰਦਰ ਆਲਸ ਪੱਣ ਏ ਪੇਦਾ ਕੀਤੀ ਆ ਉਸ ਨੂੰ ਖ਼ਤਮ ਕਰਾਗੇ ਤਾਹੀ ਆਪਾਂ ਅੱਗੇ ਸਾਰਾ ਕੁੱਛ ਕਰਾਗੇ ਨਾ ਸਾਰੀ timing ਆਪਣੀ ਸਹੀਂ ਹੋ ਜਾਉਗੀ ਜ਼ੇ ਆਪਾਂ ਆਪਣੀ ਆਲਸ਼ ਸਹੀਂ ਕਰ੍ਲਾਗੇ ਦੇਖੋ ਹਨਾ ਆਪਾਂ ਕੰਮ ਕਰਦੇ ਹਾਂ ਸਾਰਾ ਦਿਨ ਰਾਤ ਨੂੰ ਘਰੇ ਆਕੇ ਫ਼ਿਰ ਥੱਕ ਜਾਂਦੇ ਹਾਂ ਮੈਂ ਇਹ ਵੀ ਸੁਣਿਆ ਹੈ ਵੀ ਜਿਹੜੇ drink ਕਰਦੇ ਨੇ ਉਹਨਾ ਦੀ body health ਸਹੀਂ ਨਹੀਂ ਰਹਿੰਦੀ ਮਤਲਬ ਕੀ excess ਕਰਦੇ ਨੇ ਜਿਆਦਾ ਨਹੀਂ

ਵੀ ਇਹਦੇ ਬਾਰੇ ਵੀ ਥੋੜਾ ਜਾਂ ਦੱਸੋ ਜ਼ੀ ਮੈਨੂੰ ਦੇਖੋ ਹੁਣ ਨਸਾਂ ਤਾਂ ਕੋਈ ਵੀ ਹੈ ਨਾ ਆਪਣੇ ਸ਼ਰੀਰ ਨੂੰ ਨਸਾਂ ਤਾਂ ਆਪਣੇ ਸ਼ਰੀਰ ਨੂੰ ਨੁਕਸ਼ਾਨ ਦਾਇਕ ਹੀ ਹੈ ਉਹ ਤਾਂ ਹੁਣ ਸਾਰਿਆ ਨੂੰ ਪਤਾ ਹੀ ਹੈ

ਦੇਖੋ ਇਹ ਆਪਣੇ ਸਿਰਫ਼ ਮਨ ਦੇ ਵਹਿਮ ਨੇ ਹੈਨਾ ਵੀ ਕੁੱਛ ਵੀ ਆਪਾਂ ਨਸਾਂ ਕਰਾਗੇ ਤਾਂ ਆਪਣੀ ਥਕਾਵਟ ਉੱਤਰ ਜਹੂਗੀ ਜਾਂ ਕੁੱਛ ਵੀ ਹੁਣ ਜਦੋਂ ਸ਼ਰੀਰ ਆ ਇੱਕ ਇਨਸ਼ਾਨ ਆ ਉਹ machine ਤਾਂ ਹੈ ਨਹੀਂ

ਹੁਣ ਇਨਸ਼ਾਨ ਕੰਮ ਕਰੂਗਾ ਤਾਂ ਉਹ ਥੱਕੂਗਾ ਤਾਂ ਹੈਗਾ ਹੀ

ਤਾਂ ਉਹ ਜਿਆਦਾ ਕੰਮ ਕਰਕੇ ਵੀ ਘੱਟ ਥੱਕੇਗਾ ਉਹ ਸਹੀ ਹੈ ਸਹੀ ਹੈ ਉਹ ਆਪਾਂ ਅੰਦਰੋ ਆਪਾਂ ਪੂਰੇ proper ਸਹੀ ਹੋਵਾਗੇ ਹਾਂਜੀ ਹਾਂਜੀ ਬੰਦੇ ਨੂੰ ਥਕਾਵਟ ਵੀ ਘੱਟ ਹੁੰਦੀ ਹੈ ਫ਼ੇਰ ਹੈਨਾ

ਠੀਕ ਏ ਚਲੋਂ ਫ਼ੇਰ ਮੈਂ ਸੋਚਾਂਗਾ GYM join ਕਰਨ ਬਾਰੇ ਤੁਸੀਂ ਮੈਨੂੰ ਥੋੜੇ ਦਿਨ ਪਹਿਲਾਂ training ਦਿਉ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਦੋਂ ਮਰਜੀ ਤੁਸੀਂ ਦੇਖੋ ਆਪਾਂ ਆਪਣੇ ਜਿਆਦਾ ਘਰਾਂ ਚ ਵੀ ਆਪਣੇ ਚ ਦੂਰੀ ਨਹੀਂ ਹੈਗੀ

ਉੱਧਰੋ ਕਿਉਂਕਿ ਮੈਂ ਤਾਂ ਸਵੇਰੇ ਮੇਰੀ ਤਾਂ routine ਏ ਵੀ ਮੈਂ ਸਵੇਰ ਦੀ ਸੈਰ ਜਰੂਰ ਕਰਨੀ ਏ ਰੋਜ਼ਾਨਾ

ਹਾਂਜੀ ਹਾਂਜੀ fresh ਵਗੈਰਾ ਹੋਕੇ ਤੇ ਫ਼ੇਰ ਸਿੱਧਾ walk ਤੇ ਚਲਾ ਜਾਂਦਾ okay walk ਤੇ ਚਲੇ ਜਾਂਦੇ ਹੋ ਤੁਸੀਂ ਫ਼ੇਰ walk ਤੋ ਬਾਅਦ ਜਾਣੇ ਹੋ GYM ਹਾਂਜੀ ਨਹੀਂ park ਦੇ ਵਿੱਚ ਹੀ GYM ਹੈਗੀ ਹੈ ਨਾ ਆਪਣੇ ਆ ਇੱਥੇ ਪਾਰਕ ਹੈਨੀ ਛੋਟੀ ਬਰਾਦਰੀ

ਹਾਂ ਤੇ ਉਸ ਦੇ ਵਿੱਚ ਹੀ GYM ਹੈਗੀ ਆ ਆਪਾਂ ਉਸ ਚ ਲਗਾ ਸਕਦੇ ਹਾਂ GYM ਆਪਾਂ ਨੂੰ ਕੋਈ ਜਿਆਦਾ ਖਰਚਾ ਕਰਨ ਦੀ ਲੋੜ ਹੀ ਨਹੀਂ ਹੈਗੀ ਜਦੋਂ ਆਪਾਂ ਆਪ exercise ਵਗੈਰਾ ਕਰ ਸਕਦੇ ਹਾਂ

ਫ਼ੇਰ ਤੁਸੀਂ ਮੈਨੂੰ ਸਹੀਂ ਸਲਾਹ ਦਵੋਗੇ ਮੈਂ ਤਾਂਹੀ ਤੁਹਾਨੂੰ call ਲਾਈ ਸੀ ਹਾਂਜੀ ਮੈਂ ਤੁਹਾਨੂੰ ਕਹਿ ਰਹਿਆ ਨਾ ਵੀ ਤੁਸੀਂ ਮਤਲਬ

ਨਹੀਂ ਸੁਬਹਾ ਤਾਂ ਨਹੀਂ ਹਲੇ ਤਾਂ ਮੈਂ ਫ਼ਿਲਾਲ out of town ਸੀ

ਹਾਂਜੀ ਮੈਨੇ ਦੋ ਤਿੰਨ ਦਿਨਾਂ ਤੱਕ ਵਾਪਿਸ ਆਣਾ ਉਸ ਤੋ ਬਾਅਦ ਮੈਂ ਤੁਹਾਨੂੰ ਮਿਲਾਗਾ ਫ਼ਿਰ ਆਪਾਂ ਜਾਇਆ ਕਰਾਗੇ GYM ਹਾਂਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਕਹੋ ਤੇ ਤੁਸੀਂ ਮਤਲਬ ਹੁਣ ਕੰਮ ਦੇ ਸਿਲਸਿਲੇ ਚ ਬਾਹਰ ਗਏ ਹੋ ਜਾਂ

ਚਲੋ ਕੰਮ ਤਾਂ ਇੱਕ side ਚੱਲਦਾ ਰਹਿਣਾ ਕੰਮ ਤਾਂ ਕਦੀ ਵੀ ਇਨਸ਼ਾਨ ਦਾ ਖ਼ਤਮ ਹੋਣਾ ਨਹੀਂ ਨਾ ਬੰਦਾ ਖ਼ਤਮ ਹੋ ਜਾਂਦਾ ਕੰਮ ਨਹੀਂ ਖ਼ਤਮ ਹੁੰਦਾ ਹੈਗਾ ਹਾਂਜੀ

ਜਦੋਂ ਵੀ ਤੁਸੀਂ ਵਾਪਿਸ ਆਹੋ ਮੈਨੂੰ call massage ਵਗੈਰਾ ਜਾਂ ਤੁਸੀਂ ਘਰ ਆ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਸਾਰਾ ਕੁੱਛ

ਹਾਂਜੀ ਹਾਂਜੀ ਬਿਲਕੁਲ ਸਵੇਰ ਦੀ ਸੈਰ ਬਹੁਤ ਜਰੂਰੀ ਆ

ਹਾਂਜੀ ਹਾਂਜੀ ਜਰੂਰ ਜੀ ਜਦੋਂ ਮਰਜੀ ਆਉ ਜੀ ਠੀਕ ਏ ਜੀ bye ਜੀ

ਹਾਂਜੀ ਵੀਰ ਕੀ ਹਾਲ ਹੈ ਜੀ

ਹੋਰ ਜੀ ਨਵੀਂ ਤਾਜੀ ਨਵੀਂ ਤਾਜੀ ਬੱਸ ਬਾਰਿਸ਼ ਹੋਗੀ ਹਾਂ ਬਾਰਿਸ਼ ਹੋਗੀ ਮੀਂਹ ਆ ਮੀਂਹ ਪੈ ਗਿਆ ਹਨਾ ਜਦ ਮੀਂਹ

ਬਣਦੇ ਏਂ ਹਾਂ ਵਧੀਆ ਲਗਦੇ ਆ ਕਿਉਂਕਿ ਇਹੇ ਜੇ ਮੋਸਮ ਚ ਇਹ ਚੀਜ਼ਾਂ ਖਾਨ ਚ ਸਵਾਦ ਆਉਂਦਾ ਹਾਂ ਪਰ ਉਹ ਲਗਾਤਾਰ ਰਹੇ ਤਾਂ ਕੀ ਫਾਇਦਾ ਹਾਂ ਚੱਲ ਨਹੀਂ ਜਿੱਦਾਂ ਹੁਣ ਆਲੇ ਦੁਆਲੇ ਮਤਲਬ ਠੰਡ ਲੰਗ ਕੇ ਹਟੀ ਹੈ ਨਾ ਹੁਣ ਤਾਂ

ਹੋਰ ਸੁਣਾਓ ਅੱਜ ਮੈਂ ਲੱਗਿਆ ਤੇ net ਖੋਲਿਆ

ਤੇ ਮੈਂ ਦੇਖੀਆਂ ਵੀ ਮੈਂ ਕਿਹਾ ਵੀ ਚੱਲ ਪੰਜਾਬੀ ਬਾਰੇ ਕੁੱਝ ਦੇਖੀਏ ਉਹ ਮੈਂ ਉੱਥੇ ਪੰਜਾਬੀ ਬੋਲੀਆਂ ਕੱਢ ਲਾਈਆਂ

ਹਾਂਜੀ ਹਾਂ ਬੋਲੀਆਂ